ਮੰਦਰ ਦੇ ਬਾਹਰ ਬਹੁਤ ਸੋਹਣੀਆਂ ਲਾਈਟਿੰਗ ਕੀਤੀਆਂ ਗਈਆਂ ਅੰਬਰੇਲਾ ਸ਼ੇਪ 'ਚ ਬਣਵਾ ਕੇ--

ਅੰਕਲ ਬੈਠੇ ਕੰਮ ਕਰ ਰਹੇ ਆ ਉਹਨਾਂ ਨੇ ਬਲੂ ਸ਼ਰਟ ਪਾਈ ਆ ਬਲੈਕ ਪੈਂਟ ਪਾਈ ਆ ਉਹਨਾਂ ਨੇ ਗ਼ਾਰੀ ਟੇਬਲ ਰੱਖਿਆ ਉਹਦੇ ਉੱਪਰ ਬਹੁਤ ਸਾਰੀਆਂ ਕੋਪੀਜ਼ ਪਈਆਂ ਹੋਈਆਂ ਵਾ।

ਲੋਨ ਵੀ ਮਿਲਦਾ ਵਾ ਸਾਰਾ ਕੁਝ ਮਿਲਦਾ ਵਾ ਇਹ ਕਪੂਰਥਲੇ ਆ ਸਟੇਟ ਬੈਂਕ ਆਫ --

ਝਾੜੂ ਲਾਉਂਦਾ ਪਿਆ ਵਾ ਚੱਪਲ ਉਹਨੇ ਬੂਹੇ ਦੇ ਬਾਹਰ ਰੱਖੀ ਹੋਈ ਐ ਨਾਲ ਹੀ ਉਹਨੇ ਇੱਕ ਚਿੱਠੀਆਂ ਵਾਲਾ ਡਾਕ--

ਲੋਕੀ ਵੱਖ ਵੱਖ ਆਈਟਮਾਂ ਖਾਂਦੇ ਪਏ ਆ ਕਈ ਵਿੱਚ ਬੈਠ ਕੇ ਝੁੰਟੇ ਲੈਣ ਡਏ ਆ।

ਇਹ ਇੱਕ ਆਫਿਸ ਆ ਬਹੁਤ ਹੀ ਸੋਹਣਾ ਆਫਿਸ ਬਣਾਇਆ ਗਿਆ ਵਾ ਜਿਦੇ ਆਫਿਸ ਦੇ ਵਿੱਚ ਸਾਰੀ ਪੀ_ਵੀ_ਸੀ ਕੀਤੀ ਗਈ ਐ ਬਹੁਤ ਸਾਰੇ ਪ੍ਰਾਈਜ ਫੋਟੋਆਂ ਲਗਾਈਆਂ ਗਈਆਂ ਵਾ।

ਇਹ ਇੱਕ ਬਹੁਤ ਹੀ ਵੱਡੀ ਬਿਲਡਿੰਗ ਬਣੀ ਹੋਈ ਆ ਉਹਦੇ ਲਾਗੇ ਇੱਕ ਸਾਰਾ ਲੋਹੇ ਦਾ--

ਜਿਹਦੇ ਵਿੱਚ ਪੱਠੇ ਬੀਜੇ ਗਏ ਆ ਇੱਕ ਸਾਈਡ ਕਣਕ ਬੀਜੀ ਗਈ ਆ ਇੱਕ ਅੰਕਲ ਵੱਟਾਂ ਦੇ ਉੱਪਰ ਤੁਰੇ ਜਾਣ ਡਏ ਓਹਨਾਂ ਨੇਂ ਮੋਡੇ ਦੇ ਕਹੀਂ ਰੱਖੀ ਹੋਈ ਆ ਸੰਤਰੀ ਕਲਰ ਦੀ ਸ਼ਰਟ ਪਾਈ ਏ।

ਇਹਦੇ ਵਿੱਚ ਬਹੁਤ ਸਾਰੀਆਂ ਚੇਅਰਜ਼ ਲੱਗੀਆਂ ਹੋਈਆਂ ਵਾ ਸਾਈਡ ਤੇ ਟੀਚਰ ਦੀ ਵਾਈਟ ਕਲਰ ਦੀ ਚੇਅਰ ਲੱਗੀ ਹੋਈ ਆ ਸਾਹਮਣੇ ਬਲੈਕ ਬੋਰਡ ਲੱਗਾ ਹੋਇਆ ਵਾਂ।

ਜਿਹਦੇ ਵਿੱਚ ਬਹੁਤ ਹੀ ਸਾਰੀਆਂ ਮਠਿਆਈਆਂ ਕੁਰਕਰੇ ਲੇਜ ਲੋਲੀਪੋਪ ਹਰ ਤਰ੍ਹਾਂ ਦਾ ਸਮਾਨ ਮਿਲਦਾ ਵਾ ਹਰ ਇਕ ਤਰਾਂ ਦੀ--

ਜਿਹਦੇ ਵਿੱਚ ਬਹੁਤ ਸਾਰੀਆਂ ਚੇਅਰਸ ਟੇਬਲਸ ਲੱਗੀਆਂ ਹੋਈਆਂ ਟੇਬਲਸ ਤੇ ਗ੍ਰੀਨ ਪੜਦੇ ਪਾਏ ਗਏ ਆ ਚੇਅਰਸ ਤੇ ਵਾਈਟ ਪਾਏ ਗਏ ਆ।

ਬੋਹੁਤ ਹੀ ਸਾਰੇ ਫਲੋਵਰਸ ਟੇਬਲ ਦੇ ਊਪਰ ਫਲੋਵਰਸ ਮੂਰਤੀਆਂ ਬੋਹੁਤ ਹੀ ਸਮਾਨ ਪਿਆ ਹੋਇਆ ਵਾ।